ਕਿਤਾਬਾਂ ਰੱਖੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ਅਤੇ ਇੱਕ ਕਿਤਾਬ ਸਟੋਰ ਦਾ ਨਾਮ--

ਇਸ ਤਸਵੀਰ ਦੇ ਵਿੱਚ ਸਾਨੂੰ ਇੱਕ ਕੈਫੇ ਦਿਖਾਈ ਦੇ ਰਿਹਾ ਹੈ।

ਜਿਨਾਂ ਉੱਤੇ ਸਮੀਟੋਨੀ ਲਿਖਿਆ ਹੈ ਅਤੇ ਕੁਝ ਉੱਤੇ ਬੀ ਲੋਗੋ ਬਣਿਆ ਹੈ ਅਤੇ ਇੱਕ ਤੇ ਗ੍ਰੇਯ

ਇਸ ਤਸਵੀਰ ਦੇ ਵਿੱਚ ਸਾਨੂੰ ਇੱਕ ਵਿਅਕਤੀ ਨੀਲੇ ਰੰਗ ਦੀ ਸ਼ਰਟ ਪਹਿਨੇ ਮੇਜ ਦੇ ਉੱਤੇ--

ਅਤੇ ਪਿੱਛੇ ਕੁਝ ਹੋਰ ਆਦਮੀ ਵੀ ਬੈਠੇ ਹੋਏ ਨਜ਼ਰ ਆ ਰਹੇ ਹਨ।

ਪ੍ਰਤੀਯੋਗਤਾ ਵਿੱਚ ਭਾਗ ਲੈ ਰਹੀਆਂ ਕੁੜੀਆਂ ਦਿਖਾਈ ਦੇ ਰਹੀਆਂ ਹਨ।

ਅਤੇ ਇੱਕ ਬਾਉਲ ਦੇ ਵਿੱਚ ਕੁਝ ਖਾਂਦੇ ਹੋਏ ਨਜ਼ਰ ਆ ਰਹੇ ਹਨ।

ਜਿਸ ਨੇ ਚਿੱਟੇ ਰੰਗ ਦੀ ਟੀ ਸ਼ਰਟ ਪਹਿਨੀ ਹੋਈ ਹੈ ਅਤੇ ਜੀਨ ਦੀ ਪੈਂਟ ਅਤੇ ਕਾਲੇ ਰੰਗ ਦੇ ਬੂਟ ਪਾਏ ਹੋਏ ਹਨ।

ਇਸ ਤਸਵੀਰ ਦੇ ਵਿਚ ਸਾਨੂੰ ਇੱਕ ਦਫ਼ਤਰ ਨਜਰ ਆ ਰਿਹਾ ਹੈ।

ਅਤੇ ਇਸ ਦੇ ਲਾਗੇ ਸਾਨੂੰ ਦੋ ਵੱਡੇ ਦਰਖਤ ਦਿਖ ਰਹੇ ਹਨ ਅਤੇ ਪਿੱਛੇ ਵੱਡੇ ਵੱਡੇ ਪਹਾੜ ਦਿਖ ਰਹੇ ਹਨ।

ਇੱਸ ਤਸਵੀਰ ਦੇ ਵਿੱਚ ਸਾਨੂੰ ਕੁਛ ਮਸ਼ ਪੱਖੇ ਵਾਂਗ ਬਣੇ ਹੋਏ ਮਸ਼ੀਨਾਂ ਨਜ਼ਰ ਆ ਰਹੀਆਂ ਹਨ।

ਜਿਸ ਦਾ ਰੰਗ ਗ੍ਰੇ ਹੈ ਅਤੇ ਇਹ ਕਾਫੀ ਜਿਆਦਾ--

ਇਸ ਤਸਵੀਰ ਦੇ ਵਿੱਚ ਸਾਨੂੰ ਇੱਕ ਪਹਾੜੀ ਇਲਾਕਾ ਨਜ਼ਰ ਆ ਰਿਹਾ ਹੈ।

ਇੱਸ ਤਸਵੀਰ ਦੇ ਵਿੱਚ ਸਾਨੂੰ ਇੱਕ ਵਾਟਰਪਾਰਕ ਨਜ਼ਰ ਆ ਰਹੀ ਹੈ।